ਤੇ ਕਈਆਂ ਲੋਕਾਂ ਨੇ ਤਾਂ ਜਾਲੀ ਵੀ ਨੀ ਲਵਾਈ ਹੈਗੀ ਕੇ ਉਹਨਾ ਨੇ ਇਹ ਵੀ ਨੀ ਸੋਚਿਆ ਹੈਗਾ ਉਹਨਾ ਨੇ ਤਾਂ ਇਹ ਸੋਚਿਆ ਕੇ ਸਾਡੇ ਉੱਚੇ ਤੇ ਸਾਨੂੰ ਕੋਈ ਮਤਲਬ ਨੀ ਹੈਗਾ ਤੇ ਉਹ ਦੁੱਜੇ ਬਾਰੇ ਬਿਲਕੁਲ ਸੋਚਦੇ ਹੀ ਨਹੀਂ ਹੈਗੇ ਹਮ ਉਹੀ ਤਾਂ ਹੈ ਬੰਦਾ ਕਿਆ ਕਰ ਸਕਦਾ ਸਾਡੇ ਤਾਂ ਸੱਚੀ ਕਈ ਵਾਰ ਨਾ ਸਾਡੇ ਇੰਨਾ ਮੀਂਹ ਪੈ ਜਾਂਦਾ ਨਾ ਸਾਡੇ ਕਮਰਿਆਂ ਚ ਵੀ ਪਾਣੀ ਚਲਾ ਜਾਂਦਾ ਸਾਨੂੰ ਪਤਾ ਸਾਡਾ ਸਾਰਾ ਸਮਾਨ ਖਰਾਬ ਹੋ ਜਾਂਦਾ

ਪਹਿਲਾਂ ਮੀਂਹ ਪੈਣਾ ਵਧੀਆ ਲੱਗਦਾ ਸੀ ਮੈਨੂੰ ਤਾਂ ਪਹਿਲਾਂ ਪਹਿਲਾਂ ਮੀਹ ਪੈਣਾ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਸਾਡੇ ਨਾ ਖੁੱਲੇ ਘਰ ਹੁੰਦੇ ਸੀ ਪਹਿਲਾਂ ਆਹ ਸ਼ਹਿਰਾਂ ਚ ਤੇ ਨਾ ਗੰਦ ਹੈ ਨਰਕ ਹੈ ਨਾ ਸਹਿਰਾਂ ਚ ਗਲੀਆਂ ਛੋਟੀਆਂ ਨੇ ਘਰ ਛੋਟੇ ਨੇ ਤੇ ਜ਼ਿਆਦਾ ਗੰਦ ਲੱਗਦਾ ਇੱਥੇ ਦਿਲ ਕਰਦਾ ਵੀ ਮੀਂਹ ਕਦੀ ਨਾ ਪਵੇ ਪਰ ਜਦੋਂ ਆਪਾਂ ਖੁੱਲੀ ਜਗ੍ਹਾ ਤੇ ਪਿੰਡ ਪੁੰਡ ਚ ਜਾਈਏ ਉੱਠ ਮੀਂਹ ਪੈਣਾ ਬਹੁਤ ਵਧੀਆ ਲੱਗਦਾ ਕਿਉਂਕੀ ਉੱਥੇ ਖੁਲੀਆਂ ਗਲੀਆਂ ਖੁੱਲੇ ਘਰ ਅਰ ਜੇ ਮੀਂਹ ਪੈਂਦਾ ਹੋਵੇ ਤੇ ਬਹੁਤ ਸੋਹਣਾ ਵਧੀਆ ਪਕੋੜੇ ਬਣਾ ਕੱਢ ਕੇ ਖਾਓ ਕਦੇ ਕੁੱਝ ਖਾਓ ਅਗੋਂ ਬਰਸਾਤੀ ਮੋਸਮ ਚ ਤੇ ਫ਼ੇਰ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਬਣਦੀਆਂ ਨੇ ਸਾਡੇ ਘਰਾਂ ਚ ਤਕਰੀਬਨ ਚਲੋ ਆਪਾਂ ਤਾਂ ਖਾ ਲਵਾਂਗੇ ਹਨਾ ਉਹ ਗਰੀਬਾਂ ਦਾ ਵੀ ਵਿਚਾਰਿਆਂ ਦਾ ਦਿਲ ਕਰਦਾ ਹੋਣਾ

ਚਲੋ ਹਨਾ ਆਪਾਂ ਪਹਿਲਾਂ ਨੀ ਸੀ ਆਪਾਂ ਨੂੰ ਇਹਨਾ ਚੀਜ਼ਾਂ ਦਾ ਪਤਾ ਹੈਗਾ ਆਪਾਂ ਤਾਂ ਸੋਚਦੇ ਹੁੰਦੇ ਸੀ ਕੀ ਜੋ ਕੁੱਝ ਹੈਗਾ ਆਪਾਂ ਵੀ ਮਤਲਬ ਕੇ ਆਪਣੇ ਘਰ ਵਿੱਚ ਆਪਾਂ ਖੁਸ਼ੀਆਂ ਮਨਾਉਂਦੇ ਜਾਂ ਕੁੱਝ ਕਰਦੇ ਹੁਣ ਹੁਣ ਥੋੜਾ ਜਾ time ਬ੍ਦਲਗੇ ਹੁਣ ਜ਼ਿਆਦਾ ਗਰੀਬੀ ਆਗੀ ਵੀ ਇਹ ਤਾਂ ਕਰਕੇ ਥੋੜਾ ਲੱਗ ਰਿਹਾ ਪਹਿਲਾਂ ਇੰਨੀ ਗਰੀਬੀ ਨਹੀਂ ਸੀ ਹੈਗੀ ਰੱਬ ਕਰੇ ਤਾਂ ਇੰਨੀ ਸਰਦੀ ਕਰ ਦਿੰਦਾ ਸਰਦੀ ਚ ਵੀ ਦੇਖਿਓ ਗਰੀਬਾਂ ਦਾ ਨਾਸ ਵੱਜਦਾ ਹਨਾ ਗਰਮੀ ਚ ਵੀ

ਬਰਸਾਤ ਵਿੱਚ ਵੀ ਹਨਾ ਬੰਦਾ ਕਰੂਗਾ ਤਾਂ ਕਰੂਗਾ ਕਿਆ

ਉਹੀ ਤਾਂ ਹੈ ਫ਼ੇਰ ਬੰਦਾ ਕਹਿੰਦਾ ਰੱਬ ਨੂੰ ਨਾ ਸਾਰਿਆਂ ਨੂੰ ਇੱਕ ਸਾਰ ਦੇ ਬਣਾਉਣੇ ਚਾਹੀਦੇ ਨੇ ਨਾ ਕੋਈ ਅਮੀਰ ਨਾ ਕੋਈ ਗਰੀਬ

ਇਹ ਤਾਂ ਹੈ ਹੀ ਹੈ ਪਰ ਕੀ ਪਤਾ ਲੱਗਦਾ ਵੀ ਰੱਬ ਦੇ ਘਰ ਦਾ ਵੀ ਪਤਾ ਨੀ ਉਹ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਜਾਂ ਕਿਸ ਤਰ੍ਹਾਂ ਹਨਾ ਤੇ ਕਿਹੜੇ ਕਰਮ ਕੁਰਮ ਹੁੰਦੇ ਨੇ ਜਾਂ ਕਿਸ ਤਰ੍ਹਾਂ ਦੇ ਹੈ ਇੱਕ ਘਰ ਵਿੱਚ ਹੀ ਰਿਹ ਕੇ ਇੱਕ ਘਰ ਵਿੱਚ ਚਾਰ ਪੰਜ ਬੱਚੇ ਹੋਣਗੇ ਉਹਨਾ ਦੀਆਂ ਕਿਸਮਤਾਂ ਅਲੱਗ ਅਲੱਗ ਹੋਣਗੀਆਂ ਭਾਵੇਂ ਆਪਣੇ ਮਨੋ ਵੀ ਵੱਡੇ ਹੋਣ ਜਾਂ ਛੋਟੇ ਹੋਣ ਪਰ ਉਹ ਪਰਮਾਤਮਾ ਲਿਖਦਾ ਉਹਨਾ ਦੇ ਲੇਖ ਤਾਂ ਲਿਖਦਾ ਤਾਂ ਲੇਖ ਪਰ ਜਿਸ ਹਿਸਾਬ ਦੇ ਲਿਖਣੇ ਚਾਹੀਦੇ ਨੇ ਫ਼ੇਰ ਤਾਂ ਬੰਦਾ ਕਹਿੰਦਾ ਉਹ ਤਾਂ ਮਤਲਬ ਰੱਬ ਜਨਮ ਹੀ ਨਾ ਦਵੇ

ਕਿਉਂਕਿ ਇੰਨਾ ਦੁਖੀ ਹੀ ਜਾਂਦਾ ਨਾ ਬੰਦਾ ਆਪਣੀ ਜਿੰਦਗੀ ਤੋਂ

ਕਹਿੰਦਾ ਇੰਨਾ ਕਮਾ ਕੇ ਵੀ ਜਿੰਨਾ ਮਰਜ਼ੀ ਕਮਾ ਲੋ ਤਾਂ ਵੀ ਕੁੱਝ ਨਾ ਬਣੇ ਫ਼ੇਰ ਤਾਂ ਬੰਦਾ ਦੁਖੀ ਹੁੰਦਾ ਹੀ ਹੈ ਜਿਵੇਂ ਬਚਪਨ ਤੋਂ ਬੰਦਾ ਕਰਦਾ ਹੈ ਹਨਾ ਆਹ ਟੇਮ ਆ ਜਾਂਦਾ ਕੁਛ ਵੀ ਨਾ ਬਣੇ ਫ਼ੇਰ ਵੀ ਅਗਰ ਬੱਚੇ ਫ਼ੇਰ ਕਿਹ ਦਿੰਦੇ ਨੇ ਸਾਡਾ ਕਰਿਆ ਕੀ ਹੈ ਹਾਂਜੀ ਇਹ ਤਾਂ ਹੈਗਾ ਹੀ ਆ ਬੱਚੇ ਤਾਂ ਇੱਦਾਂ ਹੀ ਕਿਹ ਦਿੰਦੇ ਨੇ ਮਿੰਟ ਚ ਪਰ ਏਵੇਂ ਹੁਣ ਤਾਂ ਚਲੋ ਇੱਦਾਂ ਹੀ ਹੈ ਬਸ time ਨਿਕਲੀ ਜਾਂਦਾ ਬੱਸ ਅੱਜਕਲ ਦੇ time ਚ ਨਾ ਤੇ ਹੁਣ ਮੀਂਹ ਪਤਾ ਨੀ ਕਦੋਂ ਹਟੇਗਾ ਫ਼ੇਰ ਆਪਾਂ ਜਾਵਾਂਗੇ ਕਿਤੇ ਕੰਮਾ ਕਾਰਾਂ ਤੇ ਪਰ ਸਾਡਾ ਤਾਂ ਕੰਮ ਰੁਕਦਾ ਨੀ ਹੈਗਾ ਪਰ ਸਾਡਾ ਤਾਂ ਕੰਮ ਹੋਈ ਜਾਂਦਾ ਹੈਗਾ

ਹਾਂਜੀ ਜਾਣਾ ਮੁਸ਼ਕਿਲ ਹੁੰਦਾ ਹੈ ਚਲੋ ਉਹਨਾ ਨੂੰ ਕਹੇ ਵੀ ਬੰਦਾ ਹਨਾ ਉਹਨਾ ਨੂੰ ਇੱਕ ਇੱਦਾਂ ਤਾਂ ਉੱਥੇ ਵੈਸੇ ਪੂਰਾ arrangement ਹੈ ਕਈ ਵਾਰੀ auto ਵੀ ਲੱਗੇ ਹੋਏ ਨੇ ਕੁੱਝ ਵੀ ਨੇ

ਫ਼ੇਰ ਹੁਣ ਕਈ ਬੰਦੇ ਦੇਖੋ ਹੁਣ ਬਜਾਰ ਦਾ ਆਪਾਂ ਕੋਈ ਕੰਮ ਕਰਨਾ ਹੋਵੇ ਸਾਡੇ ਉਹ ਕੰਮ ਪਿੱਛੇ ਆਪਣਾ ਕੰਮ ਰੁਕ ਜਾਂਦਾ ਹਨਾ

ਪੈਰ ਰੱਖਣ ਨੂੰ ਵੀ ਦਿਲ ਨੀ ਕਰਦਾ ਇੰਨਾ ਗੰਦਾ ਵੀ ਉਹਦਾ ਬਜਾਰ ਵਾਸਤੇ ਤਾਂ ਇੱਦਾਂ ਹੈ ਕਿਸ੍ਤੀਆਂ ਲੈਕੇ ਮੈਨੂੰ ਲੱਗਦਾ ਜਾਣਾ ਚਾਹੀਦਾ ਹੈ

ਇੱਕ ਸ਼ੜਕਾਂ ਤੇ ਕੁੱਤਿਆਂ ਨੇ ਇੰਨਾ ਗੰਦ ਪਾਇਆ ਪਿਆ ਬਹੁਤ ਜਿਆਦਾ ਲੰਘਣਾ ਵੀ ਇੰਨਾ ਔਖਾ ਲੱਗਦਾ ਹੈ ਨਾ ਸੱਚੀ ਜੀ ਕਰਦਾ ਪੈਰ ਹੀ ਉੱਪਰ ਚੱਕ ਲਵੇ ਬੰਦਾ

ਜਦੋਂ ਮੀਂਹ ਪੈ ਜਾਵੇ ਜਿਆਦਾ ਸਗੋਂ ਆਪਾਂ ਜਿਹੜਾ ਆਪਾਂ ਇੰਨਾ ਗੰਦਾ ਸਮਝਦੇ ਆ ਜਦੋਂ ਆਪਾਂ ਨੂੰ ਮਜਬੂਰੀ ਹੋਵੇ ਤਾਂ ਉਸੇ ਪਾਣੀ ਵਿਚੋਂ ਲੰਘ ਕੇ ਜਾਣਾ ਪੈ ਜਾਂਦਾ ਕਦੇ ਹਾਂ ਉਹੀ ਤਾਂ ਹੈ ਉਸ time ਦੇਖੀ ਹੁਣ ਕਦੇ ਇੱਕ ਵਾਰੀ ਭੂਚਾਲ ਵੀ ਆ ਗਿਆ ਈ ਆਪਣੇ

ਝਟਕੇ ਪਏ ਮੈਂ ਵੀ ਪਈ ਹੋਈ ਸੀ ਅੰਦਰ ਤੇ ਜਦੋਂ ਮੈਂ ਦੇਖਿਆ ਕੇ ਮੈਂ ਤਾਂ ਮੈਂ ਤਾਂ ਇਹੀ ਸੋਚੀ ਜਾਵਾਂ bed ਹਿਲਦਾ ਕੀ ਹੁੰਦਾ ਬੱਚਿਆਂ ਨੂੰ ਕਹਿੰਦੀ ਕੀ bed ਹਿਲਾਈ ਜਾਂਦੇ ਹੋ ਬੱਚਿਓ ਉਹ ਕਹਿਣ ਮੰਮੀ ਅਸੀਂ ਕਦੋਂ bed ਹਿਲਾਂਦੇ ਪਏ ਹਾਂ ਅਸੀਂ ਤਾਂ ਪਏ ਹੋਏ ਹਾਂ ਤੇ ਮੈਂ ਕਵਾ ਕੇ bed ਹਿੱਲਦਾ ਹੈ ਪੱਖਾ ਹਿੱਲਦਾ ਹੈ ਦਰਵਾਜਾ ਹਿੱਲਦਾ ਹੈ ਤੇ ਮੈਂ ਤੇ ਕਿਹਾ ਫਟਾ ਫਟ ਬਾਹਰ ਨਿੱਕਲ ਆਉ ਕੇ ਭੂਚਾਲ ਆ ਗਿਆ ਸਗੋਂ ਉਹ ਕਹਿੰਦੇ ਵੀ ਮੰਮੀ ਬਾਹਰ ਨਿੱਕਲ ਦਾ ਕੀ ਫਾਇਦਾ ਵੀ ਭੂਚਾਲ ਅੰਦਰ ਵੀ ਆਉਣਾ ਬਾਹਰ ਵੀ ਆਉਣਾ ਬੱਚਿਆਂ ਨੂੰ ਨਹੀਂ ਜੇ ਕਮਰਾ ਗਿਰ ਵੀ ਜਾਵੇ ਆਪਣੇ ਉੱਪਰ ਤਾਂ ਨੀ ਗਿਰੇਗਾ ਆਪਾਂ ਬਾਹਰ ਹੋਵੇਂਗੇ ਕਈ ਥਾਂਵਾਂ ਤੇ ਤਾਂ ਚਲ ਆਪਣੇ ਤਾਂ ਘੱਟ ਹੀ ਆਇਆ ਆਪਣੇ ਸਹਿਰਾਂ ਚ ਤਾਂ ਬਾਹਰ ਬਹੁਤ ਜਿਆਦਾ ਆਇਆ ਘਰਾਂ ਦੇ ਘਰ ਟੇਹ ਗਏ

ਹਮ ਬਹੁਤ ਜਿਆਦਾ ਬਿਲਡਿੰਗਾ ਟੇਹ ਗਈਆਂ ਮਤਲਬ ਕੇ ਨੁਕਸਾਨ ਵੀ ਬਹੁਤ ਹੋਇਆ ਕਈ ਲੋਕ ਮਰ ਮੁਰ ਵੀ ਗਏ

ਅੰਤ ਹੀ ਆਇਆ ਪਿਆ ਸੱਚੀ ਗੱਲ ਉਹ ਜਿਹੜੀ ਬਿਲਡਿੰਗਾ ਡਿੱਗੀਆਂ ਨੇ ਦੋ ਬਿਲਡਿੰਗਾ ਡਿੱਗੀਆਂ ਨੇ ਇੰਨੇ ਜੇ ਘਰਾਂ ਵਿੱਚ ਹਨਾ ਬੱਚੇ ਹੋਣਗੇ wife ਵੀ ਮਤਲਬ parents ਵੀ ਚਲੋ ਅੱਧੇ ਤਾਂ ਇਹ ਵੈਸੇ job ਤੇ ਦਿਨ ਦਿਨ ਚ ਭੂਚਾਲ ਆਇਆ ਸੀਗਾ ਅੱਧੇ ਤਾਂ ਬੱਚੇ ਵੈਸੇ ਆਪਣੇ ਕੰਮਾ ਤੇ ਗਏ ਹੋਣਗੇ ਪਰ ਕਾਫੀ ਲੋਕ ਮਰੇ ਹੋਣਗੇ ਉਹਦੇ ਵਿੱਚ ਵੀ ਬਿਲਡਿੰਗਾਂ ਚ ਵੀ

ਉਹੀ ਤਾਂ ਕਹਿਨੇ ਹਾਂ ਭਗਵਾਨ ਨੇ ਕਿਉਂ ਇੰਨਾ ਨੁਕਸਾਨ ਕਰਿਆ ਕਦੇ ਕਿਸੇ ਦਾ accident ਕਰ ਦਿੰਦਾ ਪਿੱਛੇ ਜੇ ਮੈਂ ਸੁਣਿਆ ਸੀ ਕਹਿੰਦੇ ਗੱਡੀ ਵਿੱਚ ਪਰਿਵਾਰ ਜਾ ਰਿਹਾ ਸੀ ਕਿਤੇ ਘੁੰਮਣ ਫਿਰਣ ਵਾਸਤੇ ਸਾਰੀ ਗੱਡੀ ਹੀ ਨਹਿਰ ਚ ਹੀ ਡਿੱਗ ਗਈ

ਚਾਰ ਜਾਣੇ ਸੀ ਜਿਹਦੇ ਵਿੱਚੋਂ ਇਕ ਬਚਿਆ

ਹਾਂ ਸਾਰੇ ਹੀ ਰੁੜ ਗਏ ਇੰਨਾ ਰੋਲਾ ਪੈ ਗਿਆ ਸੀ ਨਾਲ ਸਾਰੇ ਨਾਲ ਦੁਨੀਆ ਖੜੀ ਸੀ ਤਾਂ ਵੀ ਉਹਨਾ ਨੂੰ ਬਚਾ ਨੀ ਸਕੀ ਹੈਗੀ ਕੋਈ ਬਚਾ ਪਾਣੀ ਅੱਗੇ ਕਿਸੇ ਦਾ ਜੋਰ ਹੀ ਨੀ ਹੈਗਾ ਜੇ ਕੋਈ ਬਚਾਉਂਦਾ ਵੀ ਤੇ ਜਦ ਤੱਕ ਅਗਲਾ ਕੋਸ਼ਿਸ ਕਰਦਾ ਜਦ ਤੱਕ ਤਾਂ ਉਹਨਾ ਨੇ ਰੁੜ ਕੇ ਇੰਨੀ ਅੱਗੇ ਚਲੇ ਜਾਣਾ ਸੀ ਪਾਣੀ ਅੱਗੇ ਤਾਂ ਕੋਈ ਜੋਰ ਨੀ ਚੱਲਦਾ ਨਾ ਇੱਕ ਨੇਰੀ ਅੱਗੇ ਨਾ ਇੱਕ ਪਾਣੀ ਅੱਗੇ ਹਨਾ ਨਾ ਅੱਗ ਅੱਗੇ ਇਹਨਾ ਚੀਜ਼ਾਂ ਅੱਗੇ ਜੋਰ ਨੀ ਚੱਲਦਾ ਕਿਸੇ ਦਾ ਵੀ ਜਦ ਤੱਕ ਅਗਲਾ ਹਨਾ ਉਹ ਸੋਚਦਾ ਹੈ ਕੇ ਮੈਂ ਕੁਛ ਕਰਾਂ ਜਾਂ ਕੁੱਝ ਇੱਦਾਂ ਦਾ ਇੰਤਜ਼ਾਮ ਕਰਾਂ ਉਦੋਂ ਤੱਕ ਤਾਂ ਕਾਫੀ time ਲੰਘ ਚੁੱਕਾ ਹੁੰਦਾ ਹਮ ਨਹੀਂ ਹੁਣ ਜਿਹੜਾ ਇੱਕ ਉਹ ਉਹਦੇ ਵਿੱਚੋਂ ਬਚ ਗਿਆ ਉਹ ਅਗਲਾ ਕਿਹ ਰਿਹਾ ਵੱਧ ਚੀਕਾਂ ਮਾਰ ਮਾਰ ਕੇ ਕਿਹ ਰਿਹਾ ਵੀ ਰੱਬ ਮੈਨੂੰ ਵੀ ਚੱਕ ਲੈਂਦਾ ਮੈਨੂੰ ਕਾਹਤੇ ਕੱਢਿਆ ਬੱਸ ਇਹੀ

ਹਾਂ ਉਹੀ ਤਾਂ ਹੈ ਜਿੰਨੇ ਕ ਸਾਂਹ ਹੈ ਉੰਨੇ ਤਾਂ ਲੈਣੇ ਹੀ ਲੈਣੇ ਆ time ਲੰਘ ਗਿਆ ਸੀ ਅਗਲੇ ਚਲੇ ਗਏ ਹਨਾ ਹੁਣ ਤੇਰਾ time ਭਾਈ ਹਜੇ ਹੈਗਾ ਨਹੀਂ ਹਜੇ ਜਾਨ ਦਾ ਸੀ ਤਦ ਤੈਨੂੰ ਬਚਾ ਲਿਆ ਹਾਂਜੀ ਪਰ ਉਹ ਸੋਚਦੀ ਹੈ ਕੇ ਮੈਂ ਕਿਉਂ ਬਚੀ ਕੋਈ ਰਿਹਾ ਤਾਂ ਨਹੀਂ ਹੈਗਾ ਸਾਰੇ ਚਲੇ ਗਏ ਹਨਾ ਤੇ ਮੈਂ ਹੁਣ ਕੱਲੀ ਕਿੱਦਾਂ ਜਿੰਦਗੀ ਜਿਉਂਗੀ ਜਾਂ ਕੁੱਝ ਵੀ ਹੈ ਹੁਣ ਕਿਆ ਕਰਦੇ ਹਾਂ ਸੱਚੀ ਦੁਨੀਆ ਤੇ ਕੋਈ ਵੀ ਜੋਰ ਕਿਸੇ ਚੀਜ਼ ਦਾ ਜੋਰ ਨੀ ਚੱਲਦਾ ਹੈਗਾ ਨਾ ਹਨੇਰੀ ਤੇ ਨਾ ਮੀਂਹ ਤੇ ਹੁਣ ਚਲ ਆਪਾਂ ਹੁਣ ਕਿਤੇ ਜਾਣਾ ਹੋਵੇ ਆਪਾਂ ਰੁਕ ਸਕਦੇ ਹਾਂ ਹਨਾ ਅਸੀਂ ਨਹੀਂ ਜਾ ਸਕਦੇ ਹਨਾ ਹੁਣ ਜਿੱਥੇ ਕਹਿੰਦੇ ਹਾਂ ਸਾਰਾ ਪਰਿਵਾਰ ਕੱਠਾ ਕਿੱਤੇ ਨਹੀਂ ਜਾਣਾ ਚਾਹੀਦਾ ਹੁਣ ਜਿੱਥੇ ਜਾਣਾ ਉੱਥੇ ਤਾਂ ਜਾਣਾ ਪੈਂਦਾ ਹੀ ਹੈ ਹਾਂਜੀ ਉਹ ਤੇ ਹੈ ਹੀ ਹੈ ਜਦੋਂ ਵੀ ਕੋਈ ਹੀ ਇੱਦਾਂ ਦਾ ਹੋਵੇ ਵੀ ਜਿੱਥੇ ਜਾਣ ਦਾ ਜਾਏ ਬਿਨਾ ਸਾਰੇ ਪਰਿਵਾਰ ਦਾ ਜਾਂ ਕੁੱਝ ਵੀ ਇੱਦਾਂ ਤੇ ਉੱਥੇ ਤਾਂ ਜਾਣਾ ਹੀ ਪੈਂਦਾ ਹੈ ਹਮ ਹੁਣ ਮੇਰਾ ਭਰਾ ਕਹਿੰਦਾ ਸੀ ਮੇਰਾ ਭਤੀਜਾ ਤੇ ਭਰਾ ਦੋਨੇ ਕੱਠੇ ਨੀ ਜਾਂਦੇ ਹੁੰਦੇ ਸੀ ਕਿਤੇ ਵੀ ਉਹ ਕੱਲੇ ਕੱਲੇ ਜਾਂਦੇ ਹੁੰਦੇ ਸੀ ਹਾਂ ਤੇ ਉਹ ਕਹਿੰਦਾ ਜੇ ਮਤਲਬ ਦੋਨੋ ਦੇ ਕੋਈ accident ਵਗੈਰਾ ਹੋ ਜਾਵੇ ਬੰਦਾ ਇੱਕ ਜਾਣਾ ਜਾਉਗਾ ਦੂਜਾ ਤਾਂ ਨੀ ਜਾਉਗਾ ਤੇ ਵੇਖ੍ਲੋ time ਦਾ ਕੋਈ ਪਤਾ ਲੱਗਦਾ ਵੇਖ੍ਲੋ ਫ਼ੇਰ ਵੀ ਅਨਹੋਣੀ ਇੱਦਾਂ ਦੀ ਆਈ ਤੇ ਫ਼ੇਰ ਦੇਖਲੋ ਭਾਵੇਂ ਕੱਲੇ ਕੱਲੇ ਗਏ ਭਾਵੇਂ ਦੋ ਜਾਣੇ ਦੇਖਲੋ ਉਹਦਾ time ਆ ਹੀ ਗਿਆ ਸੀ ਪਹਿਲਾਂ ਹੀ

ਹੁਣ ਕੁੱਝ ਹਨੇਰੀਆਂ ਕਰਕੇ ਏੱਬ ਅਹ ਚੱਕ ਲੈਂਦਾ ਕੁੱਝ ਭੂਚਾਲ ਕਰਕੇ ਚੱਕ ਲੈਂਦਾ ਕੁੱਝ ਊਈ ਓ ਬੱਸ ਦੁਨੀਆ ਤੇ ਦੁਖੀ ਰੱਬ ਦੁਖੀ ਵੈਸੇ ਬਹੁਤ ਕਰਦਾ

ਉਹ ਤਾਂ ਰੱਬ ਨੂੰ ਜਿੰਨਾ ਮਰਜ਼ੀ ਮੰਨਲੋ ਸੱਚੀ ਜੋ ਕਰਮਾ ਚ ਹੈ ਉਹ ਤਾਂ ਹੋ ਕੇ ਹੀ ਹਟਨਾ ਫ਼ੇਰ ਵੀ ਆਪਾਂ ਵੈਸੇ ਰੱਬ ਨੂੰ ਕੋਸਦੇ ਰਹਿੰਦੇ ਹਾਂ ਕਿਆ ਕਈ ਵਾਰ ਏਵੇਂ ਵੀ ਹੁੰਦਾ ਰੱਬ ਇਹ ਵੀ ਕੋਈ ਭਲਾ ਹੀ ਹੋਣਾ ਇਹਦੇ ਵਿੱਚ ਹਨਾ ਹਾਂਜੀ ਇਹ ਤਾਂ ਹੈਗਾ ਹੀ ਹੈ ਭਲਾ ਤਾਂ ਸ਼ਾਇਦ ਹੋਏਗਾ ਹੀ ਆਪਾਂ ਸੋਚਦੇ ਹਾਂ ਕੇ ਰੱਬ ਨੀ ਹੈਗਾ ਰੱਬ ਨੀ ਹੈਗਾ ਕਿਸੇ ਜਗ੍ਹਾ ਤੇ ਆਪਾਂ ਨੂੰ ਇਹ ਵੀ ਮਹਿਸੂਸ ਹੋ ਕਰਵਾ ਦਿੰਦਾ ਕੇ ਰੱਬ ਹੈਗਾ ਹੈ ਉਹੀ ਤਾਂ ਹੈ ਸੱਚੀ ਕਦਰ ਉਹੀ ਤਾਂ ਕਹਿੰਦੇ ਹਾਂ ਨਾ ਅਮ ਰੱਬ ਨੂੰ ਮੰਨਣਾ ਵੀ ਜਰੂਰੀ ਹੈ

ਹਮ ਕਿਸੇ ਨੂੰ ਵੀ ਮੰਨਲੋ ਆਪਾਂ ਮੰਨਲੋ ਹਨਾ ਰੱਬ ਨੂੰ ਤੇ ਜੋ ਕਹਿੰਦੇ ਕਰਮਾ ਚ ਹੈ ਉਹ ਤਾਂ ਹੋ ਕੇ ਹੀ ਹਟਣਾ ਕਹਿੰਦੇ ਜਿਹੜੇ ਅਗਲੇ ਕਰੋ ਕਰਮ ਕਿਤੇ ਹੋਏ ਹਾਂ ਉਹ ਇਸ ਜਮਨ ਚ ਭੁਗਤ ਦੇ ਹਾਂ ਜਿਹੜੇ ਹੁਣ ਕਰ ਰਹੇ ਹਾਂ ਅੱਗੋ ਭੁਗਤਨਾ ਹਾਂਜੀ ਇੱਦਾਂ ਹੀ ਹੈ ਸੁਣਨ ਚ ਤਾਂ ਬੱਸ ਇਹੀ ਗੱਲਾਂ ਆਉਂਦੀਆਂ ਨੇ ਤੇ ਆਹ ਜਿੱਦਾਂ ਹੁਣ ਅਮ ਮਤਲਬ ਕੇ ਜੋ ਵੀ ਹੈਗਾ ਜੋ ਆਪਣੇ ਕਰਮਾ ਦਾ ਲੇਖਾ ਜੋਖ ਹੈ ਨਾ ਇੱਥੇ ਪੂਰਾ ਕਰਕੇ ਜਾਣਾ ਜੇ ਹੁਣ ਸਾਨੂੰ ਘਰ ਹੀ ਇੱਦਾਂ ਦੇ ਮਿਲਗੇ ਹੋਏ ਦੇ ਕੱਚੇ ਨੀਵੇਂ ਤਾਂ ਉਹਦਾ ਇਹਦੇ ਵਿੱਚ ਰੱਬ ਦਾ ਕੀ ਕਸੂਰ ਹੈ ਤਾਂ ਆਪਣੀ ਕਿਸਮਤ ਦਾ ਕਸੂਰ ਹੈ ਹਮ ਉਹੀ ਤਾਂ ਕਹਿੰਦੇ ਆਂ ਰੱਬ ਨੂੰ ਅਮ ਜੋ ਕਰਿਆ ਚੰਗਾ ਕੀਤਾ ਅੱਗੋਂ ਵੀ ਬੱਸ ਚੰਗਾ ਹੀ ਕਰੀਂ

okay

ਸਤਿ ਸ਼੍ਰੀ ਅਕਾਲ ਅਮਨ ਕਿ ਹਾਲ ਚਾਲ ਏ

ਬੜੇ ਦਿਨਾਂ ਬਾਅਦ ਫੋਨ ਕੀਤਾ ਏ ਕਿ ਗੱਲ ਬੱਸ ਜੀ ਅੱਜ ਕੱਲ life style ਬੜਾ busy ਹੋਇਆ ਪਇਆ

ਬੱਸ ਲੱਗੇ ਰਹਿ ਦਾ ਇਥੇ ਉਥੇ ਹੀ ਅੱਛਾ ਅੱਛਾ ਹਾਂ ਬਹੁਤ busy life ਚੱਲ ਰਹੀ ਏ ਸਾਰਾ ਦਿਨ time ਪਤਾ ਨਹੀਂ ਚੱਲਦਾ ਖਾਣੇ ਪਕਾਨੇ ਨੂੰ ਹਾਂ ਪਤਾ ਨਹੀਂ ਚੱਲਦਾ ਨਾਲੇ ਹੁਣ ਗਰਮੀਂ ਵੀ start ਹੋ ਗਈ ਏ

ਬੱਸ ਖਾਨਾ ਬਣਾ ਰਹੀ ਸੀ ਮੈਂ ਤੁਸੀਂ ਕਿ ਕਰ ਰਹੇ ਹੋ ਅਸੀਂ ਤੇ ਅੱਜ ਖਾਣਾ ਖੁਨਾ ਕੁੱਝ ਵੀ ਨਹੀਂ ਬਣਾਨਾ ਅਸੀਂ ਤੇ ਅੱਜ ਸਾਰੇ ਜਿੰਨੇ ਕਰਾਗੇ ਬਹਾਰ ਜਾਕੇ dinner

ਬਹੁਤ time ਹੋ ਗਿਆ ਗਏ ਨਹੀਂ ਕਿੱਧਰੇ ਮੈਂ ਕਿਹਾ ਚਲੋ ਫ਼ੇਰ ਅਸੀਂ plan ਕੀਤਾ ਚਲੋਂ ਰਾਤੀਂ dinner ਤੇ ਸਾਰੀ family ਜਾਵਾਗੇ ਚਲੋਂ very good ਬਹਾਰ outing ਹੋਣੀ ਚਾਹੀਦੀ ਏ

ਹਾਂਜੀ ਹੋਰ ਫ਼ਿਰ ਕਿਥੇ dinner ਖਾਣ ਜਾਂ ਰਹੇ ਹੋ ਅੱਜ

ਨਹੀਂ ਅੱਛਾ ਏ ਖਾਣਾ ਪਰਵੀਨ ਦਾ

ਉਥੇ ਹੀ ਜਾਣੇ ਹਾਂ ਜਾਂ ਫ਼ਿਰ standard ਤੇ ਜਾਣੇ ਹਾਂ

ਹੋਰ ਕਿ ਖਾਣਾ ਪਸੰਦ ਕਰਦੇ ਹੋ ਪਰਵੀਨ ਤੇ

ਗਏ ਨੂੰ ਹੁਣ ਤੇ ਜਾਕੇ ਏਹੀ ਔਹ ਖਾਵਾਗੇਂ ਨਾਲ ਮਗਾਵਾਗੇ ਨਾਨ

ਹਮ ਹਾਂਜੀ

ਹੋਰ ਹਾਂਜੀ

ਹਾਂਜੀ ਹਾਂਜੀ ਮਸ਼ਰੂਮ ਵੀ ਬਹੁਤ tasty ਏ ਉਥੋ ਦੇ ਬਹੁਤ special ਬਣਾਦੇ ਏ ਉਹ

ਹਾਂ ਅੱਜ ਆਹੋਗੇ ਨਾ ਤੇ ਥੋੜਾ ਮਸ਼ਰੂਮ ਵੀ try ਕਰਨਾ

ਹਾਂ ਹਾਂ ਜਾਈਦਾ ਏ ਅਸੀਂ ਵੀ month ਚ ਦੋ time ਤੇ ਜਾਈਦਾ ਏ family ਨਾਲ time spent ਕਰੀਦਾ ਏ

ਜਿਥੇ ਏਰੀਏ ਵਿੱਚ ਰਹਿੰਦੇ ਹੋ ਨਾ ਬੰਦਾ ਉਥੇ ਜਾਦਾ ਏ

ਹਾਂ ਗੋਤਮ model town ਚ ਖਾਣਾ ਬਹੁਤ ਅੱਛਾ ਉਹਦਾ ਵੀ

ਹਾਂ ਉਹਨਾ ਦੀ ਮਾਂਹ ਮਹਾਂ ਮੱਖਣੀ ਤੇ ਬਹੁਤ ਮਤਲਬ ਤੇ specialty ਏ ਬਹੁਤ tasty ਬਣਦਾ ਮੱਖਣੀ ਮਹਾਂ ਮੈਂ ਘਰ ਵੀ try ਕਰੀ ਮੇਰੇ ਕੋਲ ਨਹੀਂ ਸਹੀਂ ਬਣਦੀ ਕਿਉ ਕਦੇਂ ਬਣਾਦੀ ਦੀ ਨਹੀਂ ਥੋੜਾ ਜਾਂ experience ਹੀ ਅਜੇ ਘੱਟ ਏ

ਘਰ ਬਣਾਉ ਮੈਂ ਮੇਰੇ ਤੇ ਮਾਂ ਮੱਖਣੀ ਮਹੂਸ਼ਰ ਏ ਮੇਰੇ ਹੱਥ ਦੇ ਸਾਰੇ special ਖਾਣ ਆਦੇ ਏ ਮੇਰੇ ਕੋਲ

ਅੱਛਾ ਅੱਛਾ ਤੁਸੀਂ ਮਾਂ ਮੱਖ਼ਣੀ ਵੇਲੇ ਕਿ ਵਿੱਚ ਕੀ ਕੀ ਪਾਉਦੇ ਹੋ ਮੈਂ ਤੇ ਮਾਂ ਰੱਖਣ ਲੱਗੇ ਬੱਸ ਨਮਕ ਪਾਨੀ ਹਾਂ ਅਤੇ ਦਸੀਂ ਘੀ ਬੱਸ

ਬਾਅਦ ਵਿੱਚ fry ਉਹਨੂੰ ਅਲੱਗ ਕਰ ਦਿੰਨੇ ਹਾਂ

ਤੇ ਤੁਸੀਂ ਨਾ ਇਸ ਤਰ੍ਹਾਂ ਕਰਨਾ ਇਸ ਵਾਰੀ ਮਹਾਂ ਬਣਾਉਗੇ ਨਾ ਤੇ ਤੁਸੀਂ ਮਹਾਂ ਰੱਖਣ ਵੇਲੇ ਨਾ ਥੋੜਾ ਜਾਂ ਉਹਦੇ ਵਿੱਚ butter ਪਾਂ ਦੇਣਾ

ਤੇ ਹਾਂ ਤੇਜ਼ ਪੱਤਾ ਪਾਣਾ ਏ ਦੋ ਤੇਜ ਪੱਤੇ ਦੋ ਲੋਂਗ ਤੇ ਥੋੜੀ ਜੀ ਦੋ ਤਿੰਨ ਛੋਟੀ ਇਲਾਈਚੀ ਮੇਰੇ ਸੁਹਰੇ ਨਾ ਏਥੇ ਪਸੰਦ ਨਹੀਂ ਕਰਦੇ ਜਿਹੜਾ ਮਸ਼ਾਲੇ

ਅੱਛਾ ਉਹਦਾ ਨਾ flavor ਬੱਸ ਆਏਗਾ ਥੋੜਾ ਜਿੰਨਾ

ਜਿਸ time boil ਹੋ ਜਾਏਗੀ ਨਾ ਤੇ ਏਹ ਚੀਜ਼ਾਂ ਕੱਢ ਦੋ ਬਹਾਰ ਤੇਜ ਪੱਤਾਂ ਵੀ ਬਹਾਰ ਕੱਢ ਦੇਣਾ ਲੋਂਗ ਵੀ ਬਹਾਰ ਕੱਢ ਦੇਣਾ ਕੱੜਛੀ ਮਾਰੋ ਗਏ ਤੇ ਫ਼ਿਰ ਉਸ ਤੋ ਬਾਅਦ ਇਹਨੂੰ ਤੜਕਾ ਲਗਾਉ ਬੜਾ ਹੀ tasty ਬਣੇਗੇ

ਹਾਂ ਇੱਕ ਵਾਰੀ ਹੁਣ ਬਣਾਉਗੇ ਨਾ ਇਸ ਤਰੀਕ਼ੇ ਨਾਲ try ਕਰਨਾ

ਬਾਅਦ ਚ ਜੋ ਵੀ ਮਸ਼ਾਲੇ ਵਗੇਰਾ ਅੱਦਰਕ ਥੁੱਮ ਪਿਆਂਜ ਵਗੇਰਾ ਪਾਣੇ ਹੁੰਦੇ ਨੇ ਫ਼ਿਰ ਉਹ ਪਾਦੇ ਹਾਂ ਬਾਅਦ ਵਿੱਚ ਅੱਛਾ ਕਈ ਵਾਰੀ ਕਈ ਵਾਰੀ ਨਾ ਮਹਾਂ ਰੱਖਣ ਵੇਲੇ ਸਭ ਕੁੱਛ ਵਿੱਚ ਪਾਕੇ

ਉਹ ਮੇਰੀ ਮੰਮੀ ਪਿਆਂਜ ਵਗੇਰਾ ਪਾਂ ਦਿੰਦੇ ਨੇ ਵਿਚੇ ਹੀ

ਹਾਂ ਤੇਲ ਮੈਂ ਤੇ ਦਸੀਂ ਘਿਓਂ ਪਾਂਣੇ ਹਾਂ

ਦੇਸੀ ਘਿਓਂ ਸੀ ਜਿਆਦਾ ਕੋਈ ਪਸੰਦ ਨਹੀਂ ਕਰਦਾ